ਮੇਰੇ ਪਿਆਰੇ ਦੇਸ਼ਵਾਸੀਓ ਚੁਣੌਤੀ ਕਿੰਨੀ ਵੀ ਵੱਡੀ ਹੋਵੇ ਭਾਰਤ ਦਾ ਜਿੱਤ ਦਾ ਸੰਕਲਪ ਵੀ ਹਮੇਸ਼ਾ ਓਨਾ ਹੀ ਵੱਡਾ ਰਿਹਾ ਹੈ ਦੇਸ਼ ਦੀ ਸਮੂਹਿਕ ਸ਼ਕਤੀ ਅਤੇ ਸਾਡੇ ਸੇਵਾ ਭਾਵ ਨੇ ਦੇਸ਼ ਨੂੰ ਹਰ ਤੂਫ਼ਾਨ ਚੋਂ ਬਾਹਰ ਕੱਢਿਆ ਹੈ ਇਨ੍ਹਾਂ ਹੀ ਦਿਨਾਂ ਵਿੱਚ ਅਸੀਂ ਵੇਖਿਆ ਹੈ ਕਿ ਕਿਵੇਂ ਸਾਡੇ ਡਾਕਟਰਜ਼ ਨਰਸ ਅਤੇ ਫਰੰਟ ਲਾਈਨ ਵਾਰੀਅਰਜ਼ ਉਨ੍ਹਾਂ ਨੇ ਖੁਦ ਦੀ ਚਿੰਤਾ ਛੱਡ ਕੇ ਦਿਨਰਾਤ ਕੰਮ ਕੀਤਾ ਅਤੇ ਅੱਜ ਵੀ ਕਰ ਰਹੇ ਹਨ ਇਸ ਸਭ ਦੇ ਵਿਚਕਾਰ ਕਈ ਲੋਕ ਅਜਿਹੇ ਵੀ ਹਨ ਜਿਨ੍ਹਾਂ ਦੀ ਕੋਰੋਨਾ ਦੀ ਸੈਕੰਡ ਵੇਵ ਨਾਲ ਲੜਨ ਦੀ ਬਹੁਤ ਵੱਡੀ ਭੂਮਿਕਾ ਰਹੀ ਹੈ ਮੈਨੂੰ ਮਨ ਕੀ ਬਾਤ ਦੇ ਕਈ ਸਰੋਤਿਆਂ ਨੇ NamoApp ਅਤੇ ਪੱਤਰ ਦੇ ਰਾਹੀਂ ਇਨ੍ਹਾਂ ਵਾਰੀਅਰਜ਼ ਦੇ ਬਾਰੇ ਚਰਚਾ ਕਰਨ ਦਾ ਬੇਨਤੀ ਕੀਤਾ ਹੈ
ਸਾਥੀਓ ਜਦੋਂ ਸੈਕੰਡ ਵੇਵ ਆਈ ਅਚਾਨਕ ਆਕਸੀਜਨ ਦੀ ਮੰਗ ਕਈ ਗੁਣਾਂ ਵਧ ਗਈ ਤਾਂ ਬਹੁਤ ਵੱਡਾ ਚੱਲਣਗੇ ਸੀ ਮੈਡੀਕਲ ਆਕਸੀਜਨ ਨੂੰ ਦੇਸ਼ ਦੇ ਦੂਰਦੁਰਾਡੇ ਹਿੱਸਿਆਂ ਤੱਕ ਪਹੁੰਚਾਉਣਾ ਆਪਣੇ ਆਪ ਵਿੱਚ ਵੱਡੀ ਚੁਣੌਤੀ ਸੀ ਆਕਸੀਜਨ ਟੈਂਕਰ ਜ਼ਿਆਦਾ ਤੇਜ਼ ਚੱਲੇ ਛੋਟੀ ਜਿਹੀ ਵੀ ਭੁੱਲ ਹੋਵੇ ਤਾਂ ਉਸ ਵਿੱਚ ਬਹੁਤ ਵੱਡੇ ਵਿਸਫੋਟ ਦਾ ਖਤਰਾ ਹੁੰਦਾ ਹੈ ਇੰਡਸਟ੍ਰੀਅਲ ਆਕਸੀਜਨ ਦਾ ਉਤਪਾਦਨ ਕਰਨ ਵਾਲੇ ਕਾਫੀ ਪਲਾਂਟ ਦੇਸ਼ ਦੇ ਪੂਰਬੀ ਹਿੱਸਿਆਂ ਵਿੱਚ ਹਨ ਉੱਥੋਂ ਦੂਸਰੇ ਰਾਜਾਂ ਵਿੱਚ ਆਕਸੀਜਨ ਪਹੁੰਚਾਉਣ ਦੇ ਲਈ ਵੀ ਕਈ ਦਿਨ ਦਾ ਸਮਾਂ ਲੱਗਦਾ ਹੈ ਦੇਸ਼ ਦੇ ਸਾਹਮਣੇ ਆਈ ਇਸ ਚੁਣੌਤੀ ਵਿੱਚ ਦੇਸ਼ ਦੀ ਮਦਦ ਕੀਤੀ ਕ੍ਰਾਇਓਜੈਨਿਕ ਟੈਂਕਰ ਚਲਾਉਣ ਵਾਲੇ ਡ੍ਰਾਈਵਰਜ਼ ਨੇ ਆਕਸੀਜਨ ਐਕਸਪ੍ਰੈਸ ਨੇ ਏਆਈਆਰ ਫੋਰਸ ਦੇ ਪਾਈਲਟਸ ਨੇ ਅਜਿਹੇ ਅਨੇਕਾਂ ਲੋਕਾਂ ਨੇ ਜੰਗੀ ਪੱਧਰ ਤੇ ਕੰਮ ਕਰਕੇ ਹਜ਼ਾਰਾਂਲੱਖਾਂ ਲੋਕਾਂ ਦਾ ਜੀਵਨ ਬਚਾਇਆ ਅੱਜ ਮਨ ਕੀ ਬਾਤ ਵਿੱਚ ਸਾਡੇ ਨਾਲ ਅਜਿਹੇ ਇੱਕ ਸਾਥੀ ਜੁੜ ਰਹੇ ਹਨ ਯੂ
ਦੇ ਜੌਨਪੁਰ ਦੇ ਰਹਿਣ ਵਾਲੇ ਸ਼੍ਰੀਮਾਨ ਦਿਨੇਸ਼ ਉਪਾਧਿਆਇ ਜੀ
ਦਿਨੇਸ਼ ਜੀ ਨਮਸਕਾਰ
ਜੀ ਸਰ ਜੀ ਪ੍ਰਣਾਮ
ਸਭ ਤੋਂ ਪਹਿਲਾਂ ਤਾਂ ਮੈਂ ਚਾਹਾਂਗਾ ਕਿ ਤੁਸੀਂ ਜ਼ਰਾ ਆਪਣੇ ਬਾਰੇ ਸਾਨੂੰ ਜ਼ਰੂਰ ਦੱਸੋ
ਸਰ ਮੇਰਾ ਨਾਂ ਦਿਨੇਸ਼ ਬਾਬੁਲ ਨਾਥ ਉਪਾਧਿਆਇ ਹੈ ਮੈਂ ਪਿੰਡ ਹਸਨਪੁਰ ਡਾਕ
ਜੰਮੂਆ ਜ਼ਿਲ੍ਹਾ ਜੌਨਪੁਰ ਦਾ ਨਿਵਾਸੀ ਹਾਂ ਸਰ
ਉੱਤਰ ਪ੍ਰਦੇਸ਼ ਤੋਂ ਹੋ
ਹਾਂ ਹਾਂ ਸਰ
ਅਤੇ ਸਰ ਮੇਰਾ ਇੱਕ ਲੜਕਾ ਹੈ ਦੋ ਲੜਕੀਆਂ ਅਤੇ ਪਤਨੀ ਤੇ ਮਾਂਬਾਪ
ਹੋਰ ਤੁਸੀਂ ਕੀ ਕਰਦੇ ਹੋ
ਸਰ ਮੈਂ ਆਕਸੀਜਨ ਦਾ ਟੈਂਕਰ ਚਲਾਉਂਦਾ ਹਾਂ ਸਰ ਲਿਕੁਇਡ ਆਕਸੀਜਨ ਦਾ
ਬੱਚਿਆਂ ਦੀ ਪੜ੍ਹਾਈ ਠੀਕ ਤਰ੍ਹਾਂ ਨਾਲ ਹੋ ਰਹੀ ਹੈ
ਹਾਂ ਸਰ ਬੱਚਿਆਂ ਦੀ ਪੜ੍ਹਾਈ ਹੋ ਰਹੀ ਹੈ ਲੜਕੀਆਂ ਵੀ ਪੜ੍ਹ ਰਹੀਆਂ ਹਨ ਦੋਵੇਂ ਅਤੇ ਮੇਰਾ ਲੜਕਾ ਵੀ ਪੜ੍ਹ ਰਿਹਾ ਹੈ ਸਰ
ਇਹ ਆਨਲਾਈਨ ਪੜ੍ਹਾਈ ਵੀ ਠੀਕ ਤਰ੍ਹਾਂ ਨਾਲ ਚਲਦੀ ਹੈ ਉਨ੍ਹਾਂ ਦੀ
ਹਾਂ ਸਰ ਚੰਗੇ ਢੰਗ ਨਾਲ ਕਰ ਰਹੇ ਹਨ ਹੁਣ ਬੱਚੀਆਂ ਪੜ੍ਹ ਰਹੀਆਂ ਹਨ ਆਨਲਾਈਨ ਵਿੱਚ ਹੀ ਪੜ੍ਹ ਰਹੀਆਂ ਹਨ ਸਰ 15 ਤੋਂ 17 ਸਾਲ ਹੋ ਗਏ ਸਰ ਮੈਨੂੰ ਆਕਸੀਜਨ ਦਾ ਟੈਂਕਰ ਚਲਾਉਂਦਿਆਂ
ਚੰਗਾ ਤੁਸੀਂ ਇਹ 1517 ਸਾਲ ਤੋਂ ਸਿਰਫ ਆਕਸੀਜਨ ਲੈ ਕੇ ਜਾਂਦੇ ਹੋ ਤਾਂ ਸਿਰਫ ਟਰੱਕ ਡ੍ਰਾਈਵਰ ਨਹੀਂ ਹੋ ਤੁਸੀਂ ਇੱਕ ਤਰ੍ਹਾਂ ਨਾਲ ਲੱਖਾਂ ਦਾ ਜੀਵਨ ਬਚਾਉਣ ਵਿੱਚ ਲੱਗੇ ਹੋਏ ਹੋ
ਸਰ ਸਾਡਾ ਕੰਮ ਹੀ ਅਜਿਹਾ ਹੈ ਸਰ ਆਕਸੀਜਨ ਟੈਂਕਰ ਦਾ ਸਾਡੀ ਜੋ ਕੰਪਨੀ ਹੈ ਆਈਐਨਓਐਕਸ ਕੰਪਨੀ ਉਹ ਵੀ ਸਾਡਾ ਬਹੁਤ ਖਿਆਲ ਰੱਖਦੀ ਹੈ ਅਤੇ ਅਸੀਂ ਲੋਕ ਕਿਤੇ ਵੀ ਜਾ ਕੇ ਆਕਸੀਜਨ ਖਾਲੀ ਕਰਦੇ ਹਾਂ ਤਾਂ ਸਾਨੂੰ ਬਹੁਤ ਖੁਸ਼ੀ ਮਿਲਦੀ ਹੈ ਸਰ
ਪਰ ਹੁਣ ਕੋਰੋਨਾ ਦੇ ਸਮੇਂ ਵਿੱਚ ਤੁਹਾਡੀ ਜ਼ਿੰਮੇਵਾਰੀ ਬਹੁਤ ਵਧ ਗਈ ਹੈ
ਹਾਂ ਸਰ ਬਹੁਤ ਵਧ ਗਈ ਹੈ
ਜਦੋਂ ਤੁਸੀਂ ਆਪਣੇ ਟਰੱਕ ਦੀ ਡ੍ਰਾਈਵਿੰਗ ਸੀਟ ਤੇ ਹੁੰਦੇ ਹੋ ਤਾਂ ਤੁਹਾਡੇ ਮਨ ਵਿੱਚ ਕੀ ਭਾਵ ਹੁੰਦਾ ਹੈ ਪਹਿਲਾਂ ਦੀ ਤੁਲਨਾ ਵਿੱਚ ਕੀ ਵੱਖਰਾ ਅਨੁਭਵ ਹੋਵੇਗਾ ਕਾਫੀ ਦਬਾਅ ਵੀ ਰਹਿੰਦਾ ਹੋਵੇਗਾ ਮਾਨਸਿਕ ਤਣਾਅ ਰਹਿੰਦਾ ਹੋਵੇਗਾ ਪਰਿਵਾਰ ਦੀ ਚਿੰਤਾ ਕੋਰੋਨਾ ਦਾ ਮਾਹੌਲ ਲੋਕਾਂ ਵੱਲੋਂ ਦਬਾਅ ਮੰਗਾਂ ਕੀ ਕੁਝ ਹੁੰਦਾ ਹੋਵੇਗਾ
ਸਰ ਸਾਨੂੰ ਕੋਈ ਚਿੰਤਾ ਨਹੀਂ ਹੁੰਦੀ ਸਾਨੂੰ ਬਸ ਇਹ ਹੀ ਹੁੰਦਾ ਹੈ ਕਿ ਅਸੀਂ ਆਪਣਾ ਜੋ ਫ਼ਰਜ਼ ਅਦਾ ਕਰ ਰਹੇ ਹਾਂ ਸਰ ਉਹ ਵੀ ਟਾਈਮ ਤੇ ਜਾ ਕੇ ਜੇਕਰ ਸਾਡੀ ਆਕਸੀਜਨ ਨਾਲ ਕਿਸੇ ਨੂੰ ਜੀਵਨ ਮਿਲਦਾ ਹੈ ਤਾਂ ਸਾਡੇ ਲਈ ਇਹ ਬਹੁਤ ਫ਼ਖਰ ਦੀ ਗੱਲ ਹੈ
ਬਹੁਤ ਉੱਤਮ ਤਰੀਕੇ ਨਾਲ ਤੁਸੀਂ ਆਪਣੀ ਭਾਵਨਾ ਵਿਅਕਤ ਕਰ ਰਹੇ ਹੋ ਅੱਛਾ ਇਹ ਦੱਸੋ ਅੱਜ ਜਦੋਂ ਇਸ ਮਹਾਮਾਰੀ ਦੇ ਸਮੇਂ ਲੋਕ ਤੁਹਾਡੇ ਕੰਮ ਦੇ ਮਹੱਤਵ ਨੂੰ ਵੇਖ ਰਹੇ ਹਨ ਜੋ ਸ਼ਾਇਦ ਪਹਿਲਾਂ ਇੰਨਾ ਨਹੀਂ ਸਮਝਿਆ ਹੋਵੇਗਾ ਹੁਣ ਸਮਝ ਰਹੇ ਹਨ ਤਾਂ ਕੀ ਤੁਹਾਡੇ ਅਤੇ ਤੁਹਾਡੇ ਕੰਮ ਦੇ ਪ੍ਰਤੀ ਉਨ੍ਹਾਂ ਦੇ ਨਜ਼ਰੀਏ ਵਿੱਚ ਬਦਲਾਓ ਆਇਆ ਹੈ
ਹਾਂ ਸਰ ਜੀ ਪਹਿਲਾਂ ਅਸੀਂ ਆਕਸੀਜਨ ਦੇ ਡ੍ਰਾਈਵਰ ਕਿਤੇ ਵੀ ਜਾਮ ਵਿੱਚ ਇੱਧਰਉੱਧਰ ਫਸੇ ਰਹਿੰਦੇ ਸੀ ਲੇਕਿਨ ਅੱਜ ਦੀ ਦਾਤੇ ਵਿੱਚ ਪ੍ਰਸ਼ਾਸਨ ਨੇ ਵੀ ਸਾਡੇ ਲੋਕਾਂ ਦੀ ਬਹੁਤ ਹੈਲਪ ਕੀਤੀ ਹੈ ਅਤੇ ਜਿੱਥੇ ਵੀ ਅਸੀਂ ਜਾਂਦੇ ਹਾਂ ਸਾਡੇ ਅੰਦਰ ਵੀ ਜਿਗਿਆਸਾ ਹੁੰਦੀ ਹੈ ਕਿ ਅਸੀਂ ਕਿੰਨੀ ਜਲਦੀ ਪਹੁੰਚ ਕੇ ਲੋਕਾਂ ਦੀ ਜਾਨ ਬਚਾਈਏ ਸਰ ਭਾਵੇਂ ਖਾਣਾ ਮਿਲੇ ਭਾਵੇਂ ਨਾ ਮਿਲੇ ਕੁਝ ਵੀ ਦਿੱਕਤ ਹੋਵੇ ਪਰ ਜਦੋਂ ਟੈਂਕਰ ਲੈ ਕੇ ਅਸੀਂ ਹਸਪਤਾਲ ਪਹੁੰਚਦੇ ਹਾਂ ਅਤੇ ਵੇਖਦੇ ਹਾਂ ਕਿ ਹਸਪਤਾਲ ਵਾਲੇ ਸਾਨੂੰ ਲੋਕਾਂ ਨੂੰ ਵ ਦਾ ਇਸ਼ਾਰਾ ਕਰਦੇ ਹਨ ਉਨ੍ਹਾਂ ਦੇ ਫੈਮਿਲੀ ਦੇ ਲੋਕ ਜਿਨ੍ਹਾਂ ਦੇ ਘਰ ਵਾਲੇ ਐਡਮਿਟ ਹੁੰਦੇ ਹਨ
ਅੱਛਾ ਵਿਕਟਰੀ ਦਾ ਵ ਵਿਖਾਉਂਦੇ ਹਨ
ਹਾਂ ਸਰ ਵ ਵਿਖਾਉਂਦੇ ਹਨ ਕੋਈ ਅੰਗੂਠਾ ਵਿਖਾਉਂਦਾ ਹੈ ਸਾਨੂੰ ਬਹੁਤ ਤਸੱਲੀ ਮਿਲਦੀ ਹੈ ਜੀਵਨ ਵਿੱਚ ਕਿ ਅਸੀਂ ਕੋਈ ਚੰਗਾ ਕੰਮ ਜ਼ਰੂਰ ਕੀਤਾ ਹੈ ਜੋ ਮੈਨੂੰ ਅਜਿਹੀ ਸੇਵਾ ਕਰਨ ਦਾ ਮੌਕਾ ਮਿਲਿਆ
ਸਾਰੀ ਥਕਾਨ ਉਤਰ ਜਾਂਦੀ ਹੋਵੇਗੀ
ਹਾਂ ਸਰ ਹਾਂ ਸਰ
ਤਾਂ ਘਰ ਆ ਕੇ ਬੱਚਿਆਂ ਨੂੰ ਗੱਲਾਂ ਦੱਸਦੇ ਹੋ ਤੁਸੀਂ ਸਭ
ਨਹੀਂ ਸਰ ਬੱਚੇ ਤਾਂ ਸਾਡੇ ਪਿੰਡ ਵਿੱਚ ਰਹਿੰਦੇ ਹਨ ਅਸੀਂ ਤਾਂ ਇੱਥੇ ਆਈਐਨਓਐਕਸ ਏਆਈਆਰ ਪ੍ਰੋਡਕਟ ਵਿੱਚ ਮੈਂ ਡਰਾਈਵਰੀ ਵਰਕਿੰਗ ਏਐੱਸ ਏ ਡ੍ਰਾਈਵਰ ਕਰਦਾ ਹਾਂ 89 ਮਹੀਨਿਆਂ ਦੇ ਬਾਅਦ ਘਰ ਜਾਂਦਾ ਹਾਂ
ਤਾਂ ਕਦੀ ਫੋਨ ਤੇ ਬੱਚਿਆਂ ਨਾਲ ਗੱਲ ਕਰਦੇ ਹੋਵੋਗੇ
ਹਾਂ ਸਰ ਗੱਲਬਾਤ ਹੁੰਦੀ ਰਹਿੰਦੀ ਹੈ
ਤਾਂ ਉਨ੍ਹਾਂ ਦੇ ਮਨ ਵਿੱਚ ਆਉਂਦਾ ਹੋਵੇਗਾ ਪਿਤਾ ਜੀ ਜ਼ਰਾ ਸੰਭਲੋ ਅਜਿਹੇ ਸਮੇਂ
ਸਰ ਜੀ ਉਹ ਲੋਕ ਕਹਿੰਦੇ ਹਨ ਪਾਪਾ ਕੰਮ ਕਰੋ ਲੇਕਿਨ ਆਪਣੀ ਸੇਫਟੀ ਨਾਲ ਕਰੋ ਅਤੇ ਅਸੀਂ ਲੋਕ ਸਰ ਸੇਫਟੀ ਨਾਲ ਕੰਮ ਕਰਦੇ ਹਾਂ ਸਾਡਾ ਮਾਨਗਾਂਵ ਪਲਾਂਟ ਵੀ ਹੈ ਆਈਐਨਓਐਕਸ ਬਹੁਤ ਸਾਡੇ ਲੋਕਾਂ ਦੀ ਹੈਲਪ ਕਰਦਾ ਹੈ
ਚਲੋ ਦਿਨੇਸ਼ ਜੀ ਮੈਨੂੰ ਬਹੁਤ ਚੰਗਾ ਲੱਗਾ ਤੁਹਾਡੀਆਂ ਗੱਲਾਂ ਸੁਣ ਕੇ ਅਤੇ ਦੇਸ਼ ਨੂੰ ਵੀ ਲੱਗੇਗਾ ਕਿ ਇਸ ਕੋਰੋਨਾ ਦੀ ਲੜਾਈ ਵਿੱਚ ਕਿਵੇਂਕਿਵੇਂ ਕਿਸ ਤਰ੍ਹਾਂ ਦੇ ਲੋਕ ਕੰਮ ਕਰ ਰਹੇ ਹਨ ਤੁਸੀਂ 9 ਮਹੀਨੇ ਤੱਕ ਆਪਣੇ ਬੱਚਿਆਂ ਨੂੰ ਨਹੀਂ ਮਿਲ ਰਹੇ ਪਰਿਵਾਰ ਨੂੰ ਨਹੀਂ ਮਿਲ ਰਹੇ ਸਿਰਫ ਲੋਕਾਂ ਦੀ ਜਾਨ ਬਚ ਜਾਏ ਜਦੋਂ ਇਹ ਦੇਸ਼ ਸੁਣੇਗਾ ਨਾ ਦੇਸ਼ ਨੂੰ ਫ਼ਖਰ ਹੋਵੇਗਾ ਕਿ ਲੜਾਈ ਅਸੀਂ ਜਿੱਤਾਂਗੇ ਕਿਉਂਕਿ ਦਿਨੇਸ਼ ਉਪਾਧਿਆਇ ਵਰਗੇ ਲੱਖਾਂ ਅਜਿਹੇ ਲੋਕ ਹਨ ਜੋ ਜੀਅਜਾਨ ਨਾਲ ਜੁਟੇ ਹੋਏ ਹਨ
ਸਰ ਜੀ ਅਸੀਂ ਲੋਕ ਕੋਰੋਨਾ ਨੂੰ ਕਿਸੇ ਨਾ ਕਿਸੇ ਦਿਨ ਜ਼ਰੂਰ ਹਰਾਵਾਂਗੇ ਸਰ ਜੀ
ਅੱਛਾ ਦਿਨੇਸ਼ ਜੀ ਤੁਹਾਡੀ ਭਾਵਨਾ ਹੀ ਤਾਂ ਦੇਸ਼ ਦੀ ਤਾਕਤ ਹੈ ਬਹੁਤਬਹੁਤ ਧੰਨਵਾਦ ਦਿਨੇਸ਼ ਜੀ ਅਤੇ ਆਪਣੇ ਬੱਚਿਆਂ ਨੂੰ ਮੇਰਾ ਅਸ਼ੀਰਵਾਦ ਕਹਿਣਾ
ਠੀਕ ਹੈ ਸਰ ਪ੍ਰਣਾਮ
ਧੰਨਵਾਦ
ਪ੍ਰਣਾਮ ਪ੍ਰਣਾਮ
ਧੰਨਵਾਦ
ਸਾਥੀਓ ਜਿਵੇਂ ਕਿ ਦਿਨੇਸ਼ ਜੀ ਦੱਸਦੇ ਸਨ ਵਾਕਿਆ ਹੀ ਜਦੋਂ ਟੈਂਕਰ ਡ੍ਰਾਈਵਰ ਆਕਸੀਜਨ ਲੈ ਕੇ ਹਸਪਤਾਲ ਪਹੁੰਚਦੇ ਹਨ ਤਾਂ ਪ੍ਰਮਾਤਮਾ ਦੇ ਭੇਜੇ ਹੋਏ ਦੂਤ ਹੀ ਲੱਗਦੇ ਹਨ ਅਸੀਂ ਸਮਝ ਸਕਦੇ ਹਾਂ ਕਿ ਇਹ ਕੰਮ ਕਿੰਨੀ ਜ਼ਿੰਮੇਵਾਰੀ ਦਾ ਹੁੰਦਾ ਹੈ ਅਤੇ ਇਸ ਵਿੱਚ ਕਿੰਨਾ ਮਾਨਸਿਕ ਦਬਾਅ ਵੀ ਹੁੰਦਾ ਹੈ
ਸਾਥੀਓ ਚੁਣੌਤੀ ਦੇ ਇਸ ਸਮੇਂ ਵਿੱਚ ਆਕਸੀਜਨ ਦੇ ਟ੍ਰਾਂਸਪੋਰਟੇਸ਼ਨ ਨੂੰ ਅਸਾਨ ਕਰਨ ਦੇ ਲਈ ਭਾਰਤੀ ਰੇਲ ਵੀ ਅੱਗੇ ਆਈ ਹੈ ਆਕਸੀਜਨ ਐਕਸਪ੍ਰੈਸ ਆਕਸੀਜਨ ਰੇਲ ਨੇ ਸੜਕ ਤੇ ਚਲਣ ਵਾਲੇ ਆਕਸੀਜਨ ਟੈਂਕਰ ਤੋਂ ਕਿਤੇ ਜ਼ਿਆਦਾ ਤੇਜ਼ੀ ਨਾਲ ਕਿਤੇ ਜ਼ਿਆਦਾ ਮਾਤਰਾ ਵਿੱਚ ਆਕਸੀਜਨ ਦੇਸ਼ ਦੇ ਕੋਨੇਕੋਨੇ ਵਿੱਚ ਪਹੁੰਚਾਈ ਹੈ ਮਾਵਾਂਭੈਣਾਂ ਨੂੰ ਇਹ ਸੁਣ ਕੇ ਫ਼ਖਰ ਹੋਵੇਗਾ ਕਿ ਇੱਕ ਆਕਸੀਜਨ ਐਕਸਪ੍ਰੈਸ ਤਾਂ ਪੂਰੀ ਤਰ੍ਹਾਂ ਮਹਿਲਾਵਾਂ ਹੀ ਚਲਾ ਰਹੀਆਂ ਹਨ ਦੇਸ਼ ਦੀ ਹਰ ਨਾਰੀ ਨੂੰ ਇਸ ਗੱਲ ਦਾ ਫ਼ਖਰ ਹੋਵੇਗਾ ਏਨਾ ਹੀ ਨਹੀਂ ਹਰ ਹਿੰਦੁਸਤਾਨੀ ਨੂੰ ਫ਼ਖਰ ਹੋਵੇਗਾ ਮੈਂ ਆਕਸੀਜਨ ਐਕਸਪ੍ਰੈਸ ਦੀ ਇੱਕ ਲੋਕੋਪਾਈਲਟ ਸ਼ਿਰਿਸ਼ਾ ਗਜਨੀ ਜੀ ਨੂੰ ਮਨ ਕੀ ਬਾਤ ਵਿੱਚ ਸੱਦਾ ਦਿੱਤਾ ਹੈ
ਸ਼ਿਰਿਸ਼ਾ ਜੀ ਨਮਸਤੇ
ਨਮਸਤੇ ਸਰ ਕਿਵੇਂ ਹੋ ਸਰ
ਮੈਂ ਬਹੁਤ ਠੀਕ ਹਾਂ ਸਿਰਿਸ਼ਾ ਜੀ ਮੈਂ ਸੁਣਿਆ ਹੈ ਕਿ ਤੁਸੀਂ ਤਾਂ ਰੇਲਵੇਅ ਪਾਈਲਟ ਦੇ ਰੂਪ ਵਿੱਚ ਕੰਮ ਕਰ ਰਹੇ ਹੋ ਅਤੇ ਮੈਨੂੰ ਦੱਸਿਆ ਗਿਆ ਕਿ ਤੁਹਾਡੀ ਪੂਰੀ ਮਹਿਲਾਵਾਂ ਦੀ ਟੋਲੀ ਇਹ ਆਕਸੀਜਨ ਐਕਸਪ੍ਰੈਸ ਨੂੰ ਚਲਾ ਰਹੀ ਹੈ ਸ਼ਿਰਿਸ਼ਾ ਜੀ ਤੁਸੀਂ ਬਹੁਤ ਹੀ ਸ਼ਾਨਦਾਰ ਕੰਮ ਕਰ ਰਹੇ ਹੋ ਕੋਰੋਨਾ ਕਾਲ ਵਿੱਚ ਤੁਹਾਡੇ ਵਰਗੀਆਂ ਅਨੇਕਾਂ ਮਹਿਲਾਵਾਂ ਨੇ ਅੱਗੇ ਆ ਕੇ ਕੋਰੋਨਾ ਨਾਲ ਲੜਨ ਵਿੱਚ ਦੇਸ਼ ਨੂੰ ਤਾਕਤ ਦਿੱਤੀ ਹੈ ਤੁਸੀਂ ਵੀ ਨਾਰੀ ਸ਼ਕਤੀ ਦਾ ਬਹੁਤ ਵੱਡਾ ਉਦਾਹਰਣ ਹੋ ਲੇਕਿਨ ਦੇਸ਼ ਜਾਨਣਾ ਚਾਹੇਗਾ ਮੈਂ ਜਾਨਣਾ ਚਾਹੁੰਦਾ ਹਾਂ ਕਿ ਤੁਹਾਨੂੰ ਇਹ ਮੋਟੀਵੇਸ਼ਨ ਕਿੱਥੋਂ ਮਿਲਦਾ ਹੈ
ਸਰ ਮੇਰਾ ਮੋਟੀਵੇਸ਼ਨ ਮੇਰੇ ਫਾਦਰਮੋਥਰ ਵਿੱਚ ਹੈ ਸਰ ਮੇਰੇ ਫਾਦਰ ਗਵਰਨਮੈਂਟ ਐਂਪਲਾਈ ਹਨ ਸਰ ਐਕਚੁਅਲੀ 9 ਏਐਮ ਹੇਵਿੰਗ ਤਵੋ ਐਲਡਰ ਸਿਸਟਰਜ਼ ਸਿਰ ਵੇ ਏਆਰਈ ਥਰੀ ਮੈਂਬਰਜ਼ ਲੇਡੀਜ਼ ਓਨਲੀ ਬਟ ਮਾਈ ਫਾਦਰ ਗਿਵਿੰਗ ਵੇਰੀ ਐਨਕੋਰੇਜ ਟੋ ਵਰਕ ਮਾਈ ਫਰਸਟ ਸਿਸਟਰ ਡੋਇੰਗ ਗਵਰਨਮੈਂਟ ਜੋਬ ਆਈਐਨ ਬੈਂਕ ਐਂਡ 9 ਏਐਮ ਸੈਟਲਡ ਆਈਐਨ ਰੇਲਵੇਅ
ਮਾਈ ਪੇਰੈਂਟਸ ਓਨਲੀ ਐਨਕੋਰੇਜ ਮੇ
ਅੱਛਾ ਸ਼ਿਰਿਸ਼ਾ ਜੀ ਤੁਸੀਂ ਆਪਣੇ ਆਮ ਦਿਨਾਂ ਵਿੱਚ ਵੀ ਰੇਲਵੇ ਨੂੰ ਆਪਣੀਆਂ ਸੇਵਾਵਾਂ ਦਿੱਤੀਆਂ ਹਨ ਟ੍ਰੇਨ ਨੂੰ ਸੁਭਾਵਿਕ ਰੂਪ ਨਾਲ ਚਲਾਇਆ ਹੈ ਲੇਕਿਨ ਜਦੋਂ ਇਹ ਇੱਕ ਪਾਸੇ ਆਕਸੀਜਨ ਦੀ ਏਨੀ ਮੰਗ ਅਤੇ ਜਦੋਂ ਤੁਸੀਂ ਆਕਸੀਜਨ ਨੂੰ ਲੈ ਕੇ ਜਾ ਰਹੇ ਹੋ ਤਾਂ ਥੋੜ੍ਹਾ ਜ਼ਿੰਮੇਵਾਰੀ ਭਰਿਆ ਕੰਮ ਹੋਵੇਗਾ ਥੋੜ੍ਹੀਆਂ ਹੋਰ ਜ਼ਿੰਮੇਵਾਰੀਆਂ ਹੋਣਗੀਆਂਆਮ ਗੁੱਡਸ ਨੂੰ ਲੈ ਕੇ ਜਾਣਾ ਵੱਖ ਗੱਲ ਹੈ ਆਕਸੀਜਨ ਤਾਂ ਬਹੁਤ ਹੀ ਡੈਲੀਕੇਟ ਵੀ ਹੁੰਦੀ ਹੈ ਇਹ ਚੀਜ਼ਾਂ ਦਾ ਤੁਹਾਨੂੰ ਕੀ ਅਨੁਭਵ ਹੁੰਦਾ ਹੈ
ਮੈਂ ਹੈਪੀਲੀ ਫੀਲ ਕੀਤਾ ਇਹ ਕੰਮ ਕਰਨ ਦੇ ਲਈ ਆਕਸੀਜਨ ਸਪੈਸ਼ੀਅਲ ਦੇਣ ਦੇ ਟਾਈਮ ਵਿੱਚ ਸਭ ਕੁਝ ਵੇਖਿਆ ਸੇਫਟੀ ਦੇ ਵਾਈਜ਼ ਫਾਰਮੇਸ਼ਨ ਵਾਈਜ਼ ਐਨੀ ਲੀਕੇਜ ਨੈਕਸਟ ਇੰਡੀਅਨ ਰੇਲਵੇਅ ਸਪੋਰਟਿਵ ਹੈ ਸਰ ਇਹ ਆਕਸੀਜਨ ਚਲਾਉਣ ਦੇ ਲਈ ਮੈਨੂੰ ਗ੍ਰੀਨ ਪਾਠ ਦਿੱਤਾ ਇਹ ਗੱਡੀ ਚਲਾਉਣ ਦੇ ਲਈ 125 ਕਿਲੋਮੀਟਰ ਓਨੇ ਐਂਡ ਏ ਹਾਲਫ ਹੌਰ ਚ ਰੀਚ ਹੋ ਗਿਆ ਇੰਨੀ ਰੇਲਵੇ ਨੇ ਵੀ ਰਿਸਪਾਂਸਿਬਿਲਟੀ ਦਿੱਤੀ ਤੇ ਮੈਂ ਵੀ ਰਿਸਪਾਂਸਿਬਿਲਟੀ ਲਈ ਸਰ
ਵਾਹ ਚਲੋ ਸ਼ਿਰਿਸ਼ਾ ਜੀ ਮੈਂ ਤੁਹਾਨੂੰ ਬਹੁਤ ਵਧਾਈ ਦਿੰਦਾ ਹਾਂ ਅਤੇ ਤੁਹਾਡੇ ਪਿਤਾ ਜੀ ਮਾਤਾ ਜੀ ਨੂੰ ਵਿਸ਼ੇਸ਼ ਰੂਪ ਵਿੱਚ ਪ੍ਰਣਾਮ ਕਰਦਾ ਹਾਂ ਜਿਨ੍ਹਾਂ ਨੇ ਤਿੰਨ ਬੇਟੀਆਂ ਨੂੰ ਇੰਨੀ ਪ੍ਰੇਰਣਾ ਦਿੱਤੀ ਅਤੇ ਉਨ੍ਹਾਂ ਨੂੰ ਏਨਾ ਅੱਗੇ ਵਧਾਇਆ ਅਤੇ ਇਸ ਤਰ੍ਹਾਂ ਦਾ ਹੌਂਸਲਾ ਦਿੱਤਾ ਅਤੇ ਮੈਂ ਸਮਝਦਾ ਹਾਂ ਅਜਿਹੇ ਮਾਂਬਾਪ ਨੂੰ ਵੀ ਪ੍ਰਣਾਮ ਅਤੇ ਤੁਹਾਡੀਆਂ ਸਾਰੀਆਂ ਭੈਣਾਂ ਨੂੰ ਵੀ ਪ੍ਰਣਾਮ ਜਿਨ੍ਹਾਂ ਨੇ ਇਸ ਤਰ੍ਹਾਂ ਦੇਸ਼ ਦੀ ਸੇਵਾ ਵੀ ਕੀਤੀ ਅਤੇ ਜਜ਼ਬਾ ਵੀ ਵਿਖਾਇਆ ਬਹੁਤਬਹੁਤ ਧੰਨਵਾਦ ਸ਼ਿਰਿਸ਼ਾ
ਧੰਨਵਾਦ ਸਰ ਥੈਂਕ ਯੂ ਸਿਰ ਤੁਹਾਡੀਆਂ ਬਲੈਸਿੰਗਜ਼ ਚਾਹੀਦੀਆਂ ਸਰ ਮੈਨੂੰ
ਬਸ ਪ੍ਰਮਾਤਮਾ ਦਾ ਅਸ਼ੀਰਵਾਦ ਤੁਹਾਡੇ ਤੇ ਬਣਿਆ ਰਹੇ ਤੁਹਾਡੇ ਮਾਤਾਪਿਤਾ ਦਾ ਅਸ਼ੀਰਵਾਦ ਬਣਿਆ ਰਹੇ ਧੰਨਵਾਦ ਜੀ
ਧੰਨਵਾਦ ਸਰ

ਪਟਨਾਇਕ ਜੀ ਜੈ ਹਿੰਦ
ਜੀਆਰਪੀ ਸੀਪੀਟੀ ਸਰ ਜੈ ਹਿੰਦ ਸਰ ਮੈਂ ਗਰੁੱਪ ਕੈਪਟਨ ਏ
ਪਟਨਾਇਕ ਹਾਂ ਹਵਾਈ ਸੈਨਾ ਸਟੇਸ਼ਨ ਹਿੰਡਨ ਤੋਂ ਗੱਲ ਕਰ ਰਿਹਾ ਹਾਂ
ਪਟਨਾਇਕ ਜੀ ਕੋਰੋਨਾ ਨਾਲ ਲੜਾਈ ਦੇ ਦੌਰਾਨ ਤੁਸੀਂ ਬਹੁਤ ਵੱਡੀ ਜ਼ਿੰਮੇਵਾਰੀ ਸੰਭਾਲ ਰਹੇ ਹੋ ਦੁਨੀਆ ਭਰ ਵਿੱਚ ਜਾ ਕੇ ਟੈਂਕਰ ਲਿਆਉਣਾ ਟੈਂਕਰ ਇੱਥੇ ਪਹੁੰਚਾਉਣਾ ਮੈਂ ਜਾਨਣਾ ਚਾਹਾਂਗਾ ਕਿ ਇੱਕ ਫੌਜੀ ਦੇ ਤੌਰ ਤੇ ਇੱਕ ਵੱਖਰੀ ਤਰ੍ਹਾਂ ਦਾ ਕੰਮ ਤੁਸੀਂ ਕੀਤਾ ਹੈ ਮਰਨਮਾਰਨ ਦੇ ਲਈ ਦੌੜਨਾ ਹੁੰਦਾ ਹੈ ਅੱਜ ਤੁਸੀਂ ਜ਼ਿੰਦਗੀ ਬਚਾਉਣ ਦੇ ਲਈ ਦੌੜ ਰਹੇ ਹੋ ਕਿਵੇਂ ਅਨੁਭਵ ਹੋ ਰਿਹਾ ਹੈ
ਜੀਆਰਪੀ ਸੀਪੀਟੀ ਸਰ ਇਸ ਸੰਕਟ ਦੇ ਸਮੇਂ ਵਿੱਚ ਸਾਡੇ ਦੇਸ਼ਵਾਸੀਆਂ ਦੀ ਮਦਦ ਕਰ ਸਕਦੇ ਹਾਂ ਇਹ ਸਾਡੇ ਲਈ ਬਹੁਤ ਹੀ ਸੁਭਾਗ ਦੀ ਗੱਲ ਹੈ ਸਰ ਅਤੇ ਇਹ ਜੋ ਵੀ ਮਿਸ਼ਨਜ਼ ਮਿਲੇ ਹਨ ਅਸੀਂ ਬਾਖੂਬੀ ਉਨ੍ਹਾਂ ਨੂੰ ਨਿਭਾ ਰਹੇ ਹਾਂ ਸਾਡੀਆਂ ਟਰੇਨਿੰਗ ਅਤੇ ਸਪੋਰਟ ਸਰਵਿਸਾਂ ਜੋ ਹਨ ਸਾਡੀ ਪੂਰੀ ਮਦਦ ਕਰ ਰਹੀਆਂ ਹਨ ਅਤੇ ਸਭ ਤੋਂ ਵੱਡੀ ਚੀਜ਼ ਹੈ ਸਰ ਇਸ ਵਿੱਚ ਜੋ ਸਾਨੂੰ ਜੋਬ ਸੈਟਿਸਫੈਕਸ਼ਨ ਮਿਲ ਰਹੀ ਹੈ ਉਹ ਬਹੁਤ ਹੀ ਹਾਈ ਲੇਵਲ ਦੀ ਹੈ ਇਸੇ ਵਜ੍ਹਾ ਨਾਲ ਅਸੀਂ ਕੰਟੀਨਿਊਅਸ ਆਪਰੇਸ਼ਨਜ਼ ਕਰ ਪਾ ਰਹੇ ਹਾਂ
ਕੈਪਟੇਨ ਤੁਸੀਂ ਇਨ੍ਹਾਂ ਦਿਨਾਂ ਵਿੱਚ ਜੋਜੋ ਯਤਨ ਕੀਤੇ ਹਨ ਅਤੇ ਉਹ ਵੀ ਘੱਟ ਤੋਂ ਘੱਟ ਸਮੇਂ ਵਿੱਚ ਸਭ ਕੁਝ ਕਰਨਾ ਪਿਆ ਹੈ ਉਸ ਵਿੱਚ ਇਨ੍ਹੀਂ ਦਿਨੀਂ ਕੀ ਅਨੁਭਵ ਰਿਹਾ ਤੁਹਾਡਾ
ਜੀਆਰਪੀ ਸੀਪੀਟੀ ਸਰ ਪਿਛਲੇ ਇੱਕ ਮਹੀਨੇ ਤੋਂ ਅਸੀਂ ਕੰਟੀਨਿਊਅਸਲੀ ਆਕਸੀਜਨ ਟੈਂਕਰਜ਼ ਲਿਕੁਇਡ ਆਕਸੀਜਨ ਕੰਟੇਨਰਜ਼ ਡੋਮੈਸਟਿਕ ਡੈਸਟੀਨੇਸ਼ਨ ਅਤੇ ਇੰਟਰਨੈਸ਼ਨਲ ਡੈਸਟੀਨੇਸ਼ਨ ਦੋਵਾਂ ਤੋਂ ਚੁੱਕ ਰਹੇ ਹਾਂ ਸਰ ਲੱਗਭਗ 1600 ਸੋਰਟੀਜ਼ ਤੋਂ ਜ਼ਿਆਦਾ ਏਆਈਆਰ ਫੋਰਸ ਕਰ ਚੁੱਕੀ ਹੈ ਅਤੇ 3000 ਤੋਂ ਜ਼ਿਆਦਾ ਘੰਟੇ ਅਸੀਂ ਉੱਡ ਚੁੱਕੇ ਹਾਂ ਲੱਗਭਗ 160 ਇੰਟਰਨੈਸ਼ਨਲ ਮਿਸ਼ਨਜ਼ ਕਰ ਚੁੱਕੇ ਹਾਂ ਜਿਸ ਵਜ੍ਹਾ ਨਾਲ ਅਸੀਂ ਹਰ ਜਗ੍ਹਾ ਤੋਂ ਆਕਸੀਜਨ ਟੈਂਕਰਜ਼ ਜੋ ਪਹਿਲਾਂ ਜੇਕਰ ਡੋਮੈਸਟਿਕ ਵਿੱਚ ਦੋ ਤੋਂ ਤਿੰਨ ਦਿਨ ਲੱਗਦੇ ਸਨ ਅਸੀਂ ਇਸ ਨੂੰ 2 ਤੋਂ 3 ਘੰਟੇ ਵਿੱਚ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਪਹੁੰਚਾ ਸਕਦੇ ਹਾਂ ਸਰ ਅਤੇ ਇੰਟਰਨੈਸ਼ਨਲ ਮਿਸ਼ਨਜ਼ ਵਿੱਚ ਵੀ ਵਿਥਿਨ 24 ਹੌਰਸ ਕੰਟੀਨਿਊਅਸ ਰਾਉਂਡ ਥੇ ਕਲੌਕ ਆਪਰੇਸ਼ਨਜ਼ ਕਰਕੇ ਪੂਰੀ ਏਆਈਆਰ ਫੋਰਸ ਇਸ ਵਿੱਚ ਲੱਗੀ ਹੋਈ ਹੈ ਕਿ ਜਿੰਨੀ ਜਲਦੀ ਹੋ ਸਕੇ ਅਸੀਂ ਜ਼ਿਆਦਾ ਟੈਂਕਰਜ਼ ਲਿਆ ਸਕੀਏ ਅਤੇ ਦੇਸ਼ ਦੀ ਮਦਦ ਕਰ ਸਕੀਏ ਸਰ
ਕੈਪਟੇਨ ਤੁਹਾਨੂੰ ਇੰਟਰਨੈਸ਼ਨਲ ਵਿੱਚ ਹੁਣ ਕਿੱਥੇਕਿੱਥੇ ਦੌੜਨਾਭੱਜਣਾ ਪਿਆ
ਜੀਆਰਪੀ ਸੀਪੀਟੀ ਸਰ ਸ਼ਾਰਟ ਨੋਟਿਸ ਤੇ ਅਸੀਂ ਸਿੰਗਾਪੁਰ ਦੁਬਈ ਬੈਲਜੀਅਮ ਜਰਮਨੀ ਅਤੇ ਉਕ ਇਸ ਸਭ ਜਗ੍ਹਾ ਤੇ ਡਿਫਰੈਂਟ ਫਲੀਟਸ ਓਐਫ ਥੇ ਇੰਡੀਅਨ ਏਆਈਆਰ ਫੋਰਸ ਸਰ IL76 C17 ਅਤੇ ਬਾਕੀ ਸਾਰੇ ਜਹਾਜ਼ ਗਏ ਸਨ ਅਤੇ C130 ਜੋ ਸ਼ਾਰਟ ਨੋਟਿਸ ਤੇ ਇਹ ਮਿਸ਼ਨਜ਼ ਪਲਾਨ ਕਰਕੇ ਸਾਡੀ ਟਰੇਨਿੰਗ ਅਤੇ ਜੋਸ਼ ਦੀ ਵਜ੍ਹਾ ਨਾਲ ਅਸੀਂ ਟਾਈਮਲੀ ਇਨ੍ਹਾਂ ਮਿਸ਼ਨਜ਼ ਨੂੰ ਕੰਪਲੀਟ ਕਰ ਸਕੇ ਸਰ
ਵੇਖੋ ਇਸ ਵਾਰੀ ਦੇਸ਼ ਫ਼ਖਰ ਅਨੁਭਵ ਕਰਦਾ ਹੈ ਕਿ ਜਲ ਹੋਵੇ ਥਲ ਹੋਵੇ ਆਕਾਸ਼ ਹੋਵੇ ਸਾਡੇ ਸਾਰੇ ਜਵਾਨ ਇਸ ਕੋਰੋਨਾ ਦੇ ਖ਼ਿਲਾਫ਼ ਲੜਾਈ ਵਿੱਚ ਲੱਗੇ ਹਨ ਅਤੇ ਕੈਪਟੇਨ ਤੁਸੀਂ ਵੀ ਬਹੁਤ ਵੱਡੀ ਜ਼ਿੰਮੇਵਾਰੀ ਨਿਭਾਈ ਹੈ ਮੈਂ ਤੁਹਾਨੂੰ ਵੀ ਬਹੁਤ ਵਧਾਈ ਦਿੰਦਾ ਹਾਂ
ਜੀਆਰਪੀ ਸੀਪੀਟੀ ਸਰ ਥੈਂਕ ਯੂ ਸੋ ਮੁੱਚ ਸਰ ਅਸੀਂ ਆਪਣੀ ਪੂਰੀ ਕੋਸ਼ਿਸ਼ ਵਿੱਚ ਜੀਅਜਾਨ ਨਾਲ ਲੱਗੇ ਹੋਏ ਹਾਂ ਅਤੇ ਮੇਰੀ ਬੇਟੀ ਵੀ ਮੇਰੇ ਨਾਲ ਹੈ ਸਰ ਅਦਿਤੀ
ਅਰੇ ਵਾਹ
ਨਮਸਤੇ ਮੋਦੀ ਜੀ
ਨਮਸਤੇ ਬੇਟੀ ਨਮਸਤੇ ਅਦਿਤੀ ਤੂੰ ਕਿੰਨੇ ਸਾਲ ਦੀ ਹੈਂ
ਮੈਂ 12 ਸਾਲ ਦੀ ਹਾਂ ਅਤੇ 8ਵੀਂ ਕਲਾਸ ਵਿੱਚ ਪੜ੍ਹਦੀ ਹਾਂ
ਤਾਂ ਜਦ ਤੁਹਾਡੇ ਪਿਤਾ ਜੀ ਬਾਹਰ ਜਾਂਦੇ ਹਨ ਯੂਨੀਫਾਰਮ ਵਿੱਚ ਰਹਿੰਦੇ ਹਨ
ਹਾਂ ਉਨ੍ਹਾਂ ਦੇ ਲਈ ਮੈਨੂੰ ਬਹੁਤ ਪ੍ਰਾਉਡ ਹੁੰਦਾ ਹੈ ਬਹੁਤ ਫ਼ਖਰ ਮਹਿਸੂਸ ਹੁੰਦਾ ਹੈ ਕਿ ਉਹ ਏਨਾ ਸਾਰਾ ਮਹੱਤਵਪੂਰਣ ਕੰਮ ਕਰ ਰਹੇ ਹਨ ਜੋ ਸਾਰੇ ਕੋਰੋਨਾ ਪੀੜ੍ਹਤ ਲੋਕ ਹਨ ਉਨ੍ਹਾਂ ਦੀ ਇੰਨੀ ਜ਼ਿਆਦਾ ਮਦਦ ਕਰ ਰਹੇ ਹਨ ਅਤੇ ਇੰਨੇ ਸਾਰੇ ਦੇਸ਼ਾਂ ਤੋਂ ਆਕਸੀਜਨ ਟੈਂਕਰਜ਼ ਲਿਆ ਰਹੇ ਹਨ ਕੰਟੇਨਰਜ਼ ਲਿਆ ਰਹੇ ਹਨ
ਲੇਕਿਨ ਬੇਟੀ ਤਾਂ ਪਾਪਾ ਨੂੰ ਬਹੁਤ ਮਿੱਸ ਕਰਦੀ ਹੈਂ ਨਾ
ਹਾਂ ਮੈਂ ਬਹੁਤ ਮਿੱਸ ਕਰਦੀ ਹਾਂ ਉਨ੍ਹਾਂ ਨੂੰ ਉਹ ਅੱਜਕੱਲ੍ਹ ਜ਼ਿਆਦਾ ਘਰ ਵਿੱਚ ਰਹਿ ਵੀ ਨਹੀਂ ਪਾ ਰਹੇ ਹਨ ਕਿਉਂਕਿ ਕਿ ਇੰਨੇ ਸਾਰੇ ਇੰਟਰਨੈਸ਼ਨਲ ਫਲਾਈਟਸ ਵਿੱਚ ਜਾ ਰਹੇ ਹਨ ਅਤੇ ਕੰਟੇਨਰਜ਼ ਤੇ ਟੈਂਕਰਜ਼ ਉਨ੍ਹਾਂ ਦੇ ਪ੍ਰੋਡਕਸ਼ਨ ਪਲਾਂਟਸ ਤੱਕ ਪਹੁੰਚਾ ਰਹੇ ਹਨ ਤਾਂ ਕਿ ਜੋ ਕੋਰੋਨਾ ਪੀੜ੍ਹਤ ਲੋਕ ਹਨ ਉਨ੍ਹਾਂ ਨੂੰ ਟਾਈਮਲੀ ਆਕਸੀਜਨ ਮਿਲ ਸਕੇ ਅਤੇ ਉਨ੍ਹਾਂ ਦੀ ਜਾਨ ਬਚ ਸਕੇ
ਤਾਂ ਬੇਟਾ ਇਹ ਜੋ ਆਕਸੀਜਨ ਦੇ ਕਾਰਨ ਲੋਕਾਂ ਦੀ ਜਾਨ ਬਚਾਉਣ ਦਾ ਕੰਮ ਤਾਂ ਹੁਣ ਘਰਘਰ ਵਿੱਚ ਲੋਕਾਂ ਨੂੰ ਪਤਾ ਚੱਲਿਆ ਹੈ
ਜਦੋਂ ਤੁਹਾਡੇ ਫ੍ਰੈਂਡ ਸਰਕਲ ਅਤੇ ਤੁਹਾਡੇ ਸਾਥੀ ਸਟੂਡੈਂਟਸ ਨੂੰ ਪਤਾ ਲੱਗਦਾ ਹੋਵੇਗਾ ਕਿ ਤੁਹਾਡੇ ਪਿਤਾ ਜੀ ਆਕਸੀਜਨ ਦੀ ਸੇਵਾ ਵਿੱਚ ਲੱਗੇ ਹਨ ਤਾਂ ਤੁਹਾਡੇ ਪ੍ਰਤੀ ਵੀ ਬੜੇ ਆਦਰ ਨਾਲ ਵੇਖਦੇ ਹੋਣਗੇ ਉਹ ਲੋਕ
ਹਾਂ ਮੇਰਾ ਸਾਰੇ ਫ੍ਰੈਂਡਜ਼ ਵੀ ਕਹਿੰਦੇ ਹਨ ਕਿ ਤੇਰੇ ਪਾਪਾ ਇੰਨਾ ਜ਼ਿਆਦਾ ਇੰਪੋਰਟੈਂਟ ਕੰਮ ਕਰ ਰਹੇ ਹਨ ਅਤੇ ਤੈਨੂੰ ਵੀ ਬਹੁਤ ਪ੍ਰਾਉਡ ਹੁੰਦਾ ਹੋਵੇਗਾ ਅਤੇ ਉਦੋਂ ਮੈਨੂੰ ਏਨਾ ਜ਼ਿਆਦਾ ਫ਼ਖਰ ਅਨੁਭਵ ਹੁੰਦਾ ਹੈ ਅਤੇ ਮੇਰੀ ਜੋ ਸਾਰੀ ਫੈਮਿਲੀ ਹੈ ਮੇਰੇ ਨਾਨਾਨਾਨੀ ਦਾਦੀ ਸਾਰੇ ਲੋਕ ਹੀ ਪਾਪਾ ਦੇ ਲਈ ਬਹੁਤ ਪ੍ਰਾਉਡ ਹਨ ਮੇਰੀ ਮੰਮੀ ਅਤੇ ਉਹ ਲੋਕ ਵੀ ਡਾਕਟਰਜ਼ ਹਨ ਉਹ ਲੋਕ ਵੀ ਦਿਨਰਾਤ ਕੰਮ ਕਰ ਰਹੇ ਹਨ ਅਤੇ ਸਾਰੀ ਆਰਮਡ ਫੋਰਸਿਸ ਮੇਰੇ ਪਾਪਾ ਦੇ ਸਾਰੇ ਸਕੁਆਡਰੋਨ ਦੇ ਅੰਕਲਜ਼ ਅਤੇ ਸਾਰੀਆਂ ਜੋ ਫੋਰਸਿਸ ਹਨ ਸਾਰੇ ਲੋਕ ਸਾਰੀ ਸੈਨਾ ਬਹੁਤ ਕੰਮ ਕਰ ਰਹੀ ਹੈ ਅਤੇ ਮੈਨੂੰ ਯਕੀਨ ਹੈ ਕਿ ਉਨ੍ਹਾਂ ਦੀਆਂ ਕੋਸ਼ਿਸ਼ਾਂ ਨਾਲ ਅਸੀਂ ਲੋਕ ਕੋਰੋਨਾ ਨਾਲ ਇਹ ਲੜਾਈ ਜ਼ਰੂਰ ਜਿੱਤਾਂਗੇ
ਸਾਡੇ ਇੱਥੇ ਕਹਿੰਦੇ ਹਨ ਕਿ ਬੇਟੀ ਜਦੋਂ ਬੋਲਦੀ ਹੈ ਨਾ ਤਾਂ ਉਸ ਦੇ ਸ਼ਬਦਾਂ ਵਿੱਚ ਸਰਸਵਤੀ ਬਿਰਾਜਮਾਨ ਹੁੰਦੀ ਹੈ ਅਤੇ ਜਦੋਂ ਅਦਿਤਿ ਬੋਲ ਰਹੀ ਹੈ ਕਿ ਅਸੀਂ ਜ਼ਰੂਰ ਜਿੱਤਾਂਗੇ ਤਾਂ ਇੱਕ ਤਰ੍ਹਾਂ ਨਾਲ ਇਹ ਈਸ਼ਵਰ ਦੀ ਬਾਣੀ ਬਣ ਜਾਂਦੀ ਹੈ ਅੱਛਾ ਅਦਿਤਿ ਹੁਣ ਤਾਂ ਆਨਲਾਈਨ ਪੜ੍ਹਦੀ ਹੋਵੇਂਗੀ
ਹੁਣ ਤਾਂ ਸਾਡੇ ਸਾਰੇ ਆਨਲਾਈਨ ਕਲਾਸਾਂ ਚਲ ਰਹੇ ਹਨ ਅਤੇ ਹੁਣ ਅਸੀਂ ਲੋਕ ਘਰ ਵਿੱਚ ਵੀ ਸਾਰੇ ਫੁੱਲ ਪ੍ਰੀਕੌਸ਼ਨਜ਼ ਲੈ ਰਹੇ ਹਾਂ ਅਤੇ ਕਿਤੇ ਜੇਕਰ ਬਾਹਰ ਜਾਣਾ ਹੈ ਤਾਂ ਫਿਰ ਡਬਲ ਮਾਸਕ ਪਹਿਨ ਕੇ ਅਤੇ ਸਭ ਕੁਝ ਸਾਰੇ ਪ੍ਰੀਕੌਸ਼ਨਜ਼ ਅਤੇ ਪਰਸਨਲ ਹਾਈਜੀਨ ਮੈਂਟੇਨ ਕਰ ਰਹੇ ਹਾਂ ਸਾਰੀਆਂ ਚੀਜ਼ਾਂ ਦਾ ਧਿਆਨ ਰੱਖ ਰਹੇ ਹਾਂ
ਅੱਛਾ ਬੇਟੀ ਤੇਰੀਆਂ ਕੀ ਹੌਬੀਜ਼ ਹਨ ਕੀ ਪਸੰਦ ਹੈ
ਮੇਰੀਆਂ ਹੌਬੀਜ਼ ਹਨ ਕਿ ਮੈਂ ਸਵਿਮਿੰਗ ਅਤੇ ਬਾਸਕਟਬਾਲ ਖੇਡਦੀ ਹਾਂ ਪਰ ਹੁਣ ਤਾਂ ਉਹ ਥੋੜ੍ਹਾ ਬੰਦ ਹੋ ਗਿਆ ਹੈ ਅਤੇ ਇਸ ਲਾਕਡਾਊਨ ਅਤੇ ਕੋਰੋਨਾ ਵਾਇਰਸ ਦੇ ਦੌਰਾਨ ਮੈਂ ਬੇਕਿੰਗ ਅਤੇ ਕੁੱਕਿੰਗ ਦਾ ਬਹੁਤ ਜ਼ਿਆਦਾ ਮੈਨੂੰ ਸ਼ੌਂਕ ਹੈ ਅਤੇ ਮੈਂ ਹੁਣ ਸਾਰੀ ਬੇਕਿੰਗ ਅਤੇ ਕੁੱਕਿੰਗ ਕਰਕੇ ਜਦੋਂ ਪਾਪਾ ਇੰਨਾ ਸਾਰਾ ਕੰਮ ਕਰਕੇ ਆਉਂਦੇ ਹਨ ਤਾਂ ਮੈਂ ਉਨ੍ਹਾਂ ਦੇ ਲਈ ਕੁੱਕੀਜ਼ ਅਤੇ ਕੇਕ ਬਣਾਉਂਦੀ ਹਾਂ
ਵਾਹ ਵਾਹ ਵਾਹ ਚਲੋ ਬੇਟਾ ਬਹੁਤ ਦਿਨਾਂ ਦੇ ਬਾਅਦ ਤੈਨੂੰ ਪਾਪਾ ਦੇ ਨਾਲ ਸਮਾਂ ਬਿਤਾਉਣ ਦਾ ਮੌਕਾ ਮਿਲਿਆ ਹੈ ਬਹੁਤ ਚੰਗਾ ਲੱਗਿਆ ਅਤੇ ਕੈਪਟੇਨ ਤੁਹਾਨੂੰ ਵੀ ਮੈਂ ਬਹੁਤ ਵਧਾਈ ਦਿੰਦਾ ਹਾਂ ਲੇਕਿਨ ਜਦੋਂ ਮੈਂ ਕੈਪਟੇਨ ਨੂੰ ਵਧਾਈ ਦਿੰਦਾ ਹਾਂ ਮਤਲਬ ਸਿਰਫ ਤੁਹਾਨੂੰ ਹੀ ਨਹੀਂ ਸਾਰੀ ਸਾਡੀ ਫੋਰਸਿਸ ਜਲ ਥਲ ਆਕਾਸ਼ ਜਿਸ ਤਰ੍ਹਾਂ ਨਾਲ ਜੁਟੇ ਹੋਏ ਹਨ ਮੈਂ ਸਾਰਿਆਂ ਨੂੰ ਸੈਲੂਟ ਕਰਦਾ ਹਾਂ ਧੰਨਵਾਦ ਭਾਈ
ਜੀਆਰਪੀ ਸੀਪੀਟੀ ਥੈਂਕ ਯੂ ਸਿਰ
ਸਾਥੀਓ ਸਾਡੇ ਇਨ੍ਹਾਂ ਜਵਾਨਾਂ ਨੇ ਇਨ੍ਹਾਂ ਵਾਰੀਅਰਜ਼ ਨੇ ਜੋ ਕੰਮ ਕੀਤਾ ਹੈ ਇਸ ਦੇ ਲਈ ਦੇਸ਼ ਇਨ੍ਹਾਂ ਨੂੰ ਸੈਲੂਟ ਕਰਦਾ ਹੈ ਇਸੇ ਤਰ੍ਹਾਂ ਲੱਖਾਂ ਲੋਕ ਦਿਨਰਾਤ ਜੁਟੇ ਹੋਏ ਹਨ ਜੋ ਕੰਮ ਉਹ ਕਰ ਰਹੇ ਹਨ ਉਹ ਇਨ੍ਹਾਂ ਦੇ ਰਾਉਟਾਈਨ ਕੰਮ ਦਾ ਹਿੱਸਾ ਨਹੀਂ ਹੈ ਇਸ ਤਰ੍ਹਾਂ ਦੀ ਆਫ਼ਤ ਤਾਂ ਦੁਨੀਆ ਤੇ 100 ਸਾਲਾਂ ਬਾਅਦ ਆਈ ਹੈ ਇੱਕ ਸਦੀ ਦੇ ਬਾਅਦ ਇੰਨਾ ਵੱਡਾ ਸੰਕਟ ਇਸ ਲਈ ਇਸ ਤਰ੍ਹਾਂ ਦੇ ਕੰਮ ਦਾ ਕਿਸੇ ਦੇ ਕੋਲ ਕੋਈ ਤਜ਼ਰਬਾ ਨਹੀਂ ਸੀ ਇਸ ਦੇ ਪਿੱਛੇ ਦੇਸ਼ ਸੇਵਾ ਦਾ ਜਜ਼ਬਾ ਹੈ ਅਤੇ ਇੱਕ ਸੰਕਲਪ ਸ਼ਕਤੀ ਹੈ ਇਸੇ ਕਰਕੇ ਦੇਸ਼ ਨੇ ਉਹ ਕੰਮ ਕੀਤਾ ਹੈ ਜੋ ਪਹਿਲਾਂ ਕਦੇ ਨਹੀਂ ਹੋਇਆ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਆਮ ਦਿਨਾਂ ਵਿੱਚ ਸਾਡੇ ਇੱਥੇ ਇੱਕ ਦਿਨ ਵਿੱਚ 900 ਮੈਟਰਿਕ ਟਨ ਲਿਕੁਇਡ ਮੈਡੀਕਲ ਆਕਸੀਜਨ ਦਾ ਪ੍ਰੋਡਕਸ਼ਨ ਹੁੰਦਾ ਸੀ ਹੁਣ ਇਹ 10 ਗੁਣਾਂ ਤੋਂ ਵੀ ਜ਼ਿਆਦਾ ਵਧ ਕੇ ਲੱਗਭਗ 9500 ਮੈਟਰਿਕ ਟਨ ਹਰ ਰੋਜ਼ ਉਤਪਾਦਨ ਹੋ ਰਿਹਾ ਹੈ ਇਸ ਆਕਸੀਜਨ ਨੂੰ ਸਾਡੇ ਵਾਰੀਅਰਜ਼ ਦੇਸ਼ ਦੇ ਦੂਰਦੁਰਾਡੇ ਕੋਨਿਆਂ ਤੱਕ ਪਹੁੰਚਾ ਰਹੇ ਹਨ
ਮੇਰੇ ਪਿਆਰੇ ਦੇਸ਼ਵਾਸੀਓ ਆਕਸੀਜਨ ਪਹੁੰਚਾਉਣ ਦੇ ਲਈ ਦੇਸ਼ ਵਿੱਚ ਇੰਨੇ ਯਤਨ ਹੋਏ ਇੰਨੇ ਲੋਕ ਜੁਟੇ ਇੱਕ ਨਾਗਰਿਕ ਦੇ ਤੌਰ ਤੇ ਇਹ ਸਾਰੇ ਕੰਮ ਪ੍ਰੇਰਣਾ ਦਿੰਦੇ ਹਨ ਇੱਕ ਟੀਮ ਬਣ ਕੇ ਹਰ ਕਿਸੇ ਨੇ ਆਪਣਾ ਫ਼ਰਜ਼ ਨਿਭਾਇਆ ਹੈ ਮੈਨੂੰ ਬੈਂਗਲੂਰੂ ਤੋਂ ਉਰਮਿਲਾ ਜੀ ਨੇ ਕਿਹਾ ਹੈ ਕਿ ਉਨ੍ਹਾਂ ਦੇ ਪਤੀ ਲੱਬ ਟੈਕਨੀਸ਼ੀਅਨ ਹਨ ਅਤੇ ਇਹ ਵੀ ਦੱਸਿਆ ਹੈ ਕਿ ਕਿਵੇਂ ਇੰਨੀਆਂ ਚੁਣੌਤੀਆਂ ਦੇ ਵਿਚਕਾਰ ਉਹ ਲਗਾਤਾਰ ਟੈਸਟਿੰਗ ਦਾ ਕੰਮ ਕਰਦੇ ਰਹੇ ਹਨ

ਪ੍ਰਕਾਸ਼ ਜੀ ਨਮਸਕਾਰ
ਨਮਸਕਾਰ ਆਦਰਯੋਗ ਪ੍ਰਧਾਨ ਮੰਤਰੀ ਜੀ
ਪ੍ਰਕਾਸ਼ ਜੀ ਸਭ ਤੋਂ ਪਹਿਲਾਂ ਤਾਂ ਤੁਸੀਂ ਮਨ ਕੀ ਬਾਤ ਦੇ ਸਾਡੇ ਸਾਰੇ ਸਰੋਤਿਆਂ ਨੂੰ ਆਪਣੇ ਬਾਰੇ ਦੱਸੋ ਤੁਸੀਂ ਕਿੰਨੇ ਸਮੇਂ ਤੋਂ ਇਹ ਕੰਮ ਕਰ ਰਹੇ ਹੋ ਅਤੇ ਕੋਰੋਨਾ ਦੇ ਸਮੇਂ ਤੁਹਾਡਾ ਕੀ ਅਨੁਭਵ ਰਿਹਾ ਕਿਉਂਕਿ ਦੇਸ਼ ਦੇ ਲੋਕਾਂ ਨੂੰ ਤੁਹਾਡੇ ਵਰਗੇ ਲੋਕ ਨਾ ਇਸ ਤਰ੍ਹਾਂ ਨਾਲ ਟੀ
ਤੇ ਦਿਖਦੇ ਹਨ ਨਾ ਅਖਬਾਰ ਵਿੱਚ ਦਿਸਦੇ ਹਨ ਫਿਰ ਵੀ ਇੱਕ ਰਿਸ਼ੀ ਦੇ ਵਾਂਗ ਲੈਬ ਵਿੱਚ ਰਹਿ ਕੇ ਕੰਮ ਕਰ ਰਹੇ ਹਨ ਤਾਂ ਮੈਂ ਚਾਹਾਂਗਾ ਕਿ ਤੁਸੀਂ ਜਦੋਂ ਦੱਸੋਗੇ ਤਾਂ ਦੇਸ਼ਵਾਸੀਆਂ ਨੂੰ ਵੀ ਜਾਣਕਾਰੀ ਮਿਲੇਗੀ ਕਿ ਦੇਸ਼ ਵਿੱਚ ਕੰਮ ਕਿਵੇਂ ਹੋ ਰਿਹਾ ਹੈ

ਪ੍ਰਕਾਸ਼ ਜੀ ਇੱਕ ਪਾਸੇ ਸਰਕਾਰ ਸਭ ਨੂੰ ਕਹਿ ਰਹੀ ਹੈ ਕਿ ਦੂਰੀ ਰੱਖੋ ਦੂਰੀ ਰੱਖੋ ਕੋਰੋਨਾ ਵਿੱਚ ਇੱਕਦੂਸਰੇ ਤੋਂ ਦੂਰ ਰਹੋ ਅਤੇ ਤੁਹਾਨੂੰ ਤਾਂ ਸਾਹਮਣੇ ਹੋ ਕੇ ਕੋਰੋਨਾ ਦੇ ਜੀਵਾਣੂਆਂ ਦੇ ਵਿੱਚ ਰਹਿਣਾ ਵੀ ਪੈਂਦਾ ਹੈ ਸਾਹਮਣਿਓਂ ਲੰਘਣਾ ਪੈਂਦਾ ਹੈ ਤਾਂ ਇਹ ਆਪਣੇ ਆਪ ਵਿੱਚ ਇੱਕ ਜ਼ਿੰਦਗੀ ਨੂੰ ਸੰਕਟ ਵਿੱਚ ਪਾਉਣ ਵਾਲਾ ਮਾਮਲਾ ਰਹਿੰਦਾ ਹੈ ਤਾਂ ਪਰਿਵਾਰ ਨੂੰ ਚਿੰਤਾ ਹੋਣਾ ਬਹੁਤ ਸੁਭਾਵਿਕ ਹੈ ਲੇਕਿਨ ਫਿਰ ਵੀ ਇਹ ਲੱਬ ਟੈਕਨੀਸ਼ੀਅਨ ਦਾ ਕੰਮ ਆਮ ਸਥਿਤੀਆਂ ਵਿੱਚੋਂ ਇੱਕ ਹੈ ਅਤੇ ਇਹੀ ਪੈਂਡੇਮਿਕ ਸਥਿਤੀ ਵਿੱਚ ਦੂਸਰਾ ਹੈ ਅਤੇ ਜੋ ਤੁਸੀਂ ਕਰ ਰਹੇ ਹੋ ਤਾਂ ਕੰਮ ਦੇ ਘੰਟੇ ਵੀ ਬਹੁਤ ਵਧਗਏ ਹੋਣਗੇ ਰਾਤਰਾਤ ਲੱਬ ਵਿੱਚ ਕੱਟਣੀ ਪੈਂਦੀ ਹੋਵੇਗੀ ਕਿਉਂਕਿ ਇੰਨੇ ਕਰੋੜਾਂ ਲੋਕਾਂ ਦਾ ਟੈਸਟਿੰਗ ਹੋ ਰਿਹਾ ਹੈ ਤਾਂ ਬੋਝ ਵੀ ਵਧਿਆ ਹੋਵੇਗਾ ਲੇਕਿਨ ਤੁਹਾਡੀ ਸੁਰੱਖਿਆ ਦੇ ਲਈ ਵੀ ਇਹ ਸਾਵਧਾਨੀ ਰੱਖਦੇ ਹਨ ਕਿ ਨਹੀਂ ਰੱਖਦੇ
ਬਿਲਕੁਲ ਰੱਖਦੇ ਹਨ ਸਰ ਸਾਡੀ ਆਈਐਲਬੀਐਸ ਦੀ ਜੋ ਲੱਬ ਹੈ ਇਹ ਵ੍ਹੋ ਤੋਂ ਮਾਨਤਾ ਪ੍ਰਾਪਤ ਹੈ ਤਾਂ ਜੋ ਸਾਰੇ ਪ੍ਰੋਟੋਕੋਲ ਹਨ ਉਹ ਇੰਟਰਨੈਸ਼ਨਲ ਸਟੈਂਡਰਡਜ਼ ਦੇ ਹਨ ਅਸੀਂ ਤਿੰਨ ਪੱਧਰੀ ਜੋ ਸਾਡੀ ਪੁਸ਼ਾਕ ਹੈ ਉਸ ਵਿੱਚ ਅਸੀਂ ਜਾਂਦੇ ਹਾਂ ਲੱਬ ਵਿੱਚ ਅਤੇ ਉਸੇ ਵਿੱਚ ਕੰਮ ਕਰਦੇ ਹਾਂ ਅਤੇ ਉਸ ਦਾ ਪੂਰਾ ਡਿਸਕਾਰਡਿੰਗ ਦਾ ਲੈਬਲਿੰਗ ਦਾ ਅਤੇ ਉਨ੍ਹਾਂ ਨੂੰ ਟੈਸਟਿੰਗ ਦਾ ਇੱਕ ਪੂਰਾ ਪ੍ਰੋਟੋਕੋਲ ਹੈ ਤਾਂ ਉਸ ਪ੍ਰੋਟੋਕੋਲ ਦੇ ਤਹਿਤ ਕੰਮ ਕਰਦੇ ਹਾਂ ਤਾਂ ਸਰ ਇਹ ਵੀ ਪ੍ਰਮਾਤਮਾ ਦੀ ਕਿਰਪਾ ਹੈ ਕਿ ਮੇਰਾ ਪਰਿਵਾਰ ਅਤੇ ਮੇਰੇ ਜਾਨਣ ਵਾਲੇ ਜ਼ਿਆਦਾਤਰ ਜੋ ਹੁਣ ਤੱਕ ਇਸ ਲਾਗ ਤੋਂ ਬਚੇ ਹੋਏ ਹਨ ਤਾਂ ਇੱਕ ਚੀਜ਼ ਹੈ ਕਿ ਜੇਕਰ ਤੁਸੀਂ ਸਾਵਧਾਨੀ ਰੱਖਦੇ ਹੋ ਅਤੇ ਸੰਜਮ ਵਰਤਦੇ ਹੋ ਤਾਂ ਤੁਸੀਂ ਥੋੜ੍ਹਾਬਹੁਤ ਉਸ ਤੋਂ ਬਚੇ ਰਹਿ ਸਕਦੇ ਹੋ
ਪ੍ਰਕਾਸ਼ ਜੀ ਤੁਹਾਡੇ ਵਰਗੇ ਹਜ਼ਾਰਾਂ ਲੋਕ ਪਿਛਲੇ ਇੱਕ ਸਾਲ ਤੋਂ ਲੱਬ ਵਿੱਚ ਬੈਠੇ ਹਨ ਅਤੇ ਇੰਨੀ ਜ਼ਹਿਮਤ ਕਰ ਰਹੇ ਹਨ ਇੰਨੇ ਲੋਕਾਂ ਨੂੰ ਬਚਾਉਣ ਦਾ ਕੰਮ ਕਰ ਰਹੇ ਹਨ ਜੋ ਦੇਸ਼ ਅੱਜ ਜਾਣ ਰਿਹਾ ਹੈ ਲੇਕਿਨ ਪ੍ਰਕਾਸ਼ ਜੀ ਮੈਂ ਤੁਹਾਡੇ ਮਾਧਿਅਮ ਨਾਲ ਤੁਹਾਡੀ ਬਿਰਾਦਰੀ ਦੇ ਸਾਰੇ ਸਾਥੀਆਂ ਦਾ ਦਿਲੋਂ ਧੰਨਵਾਦ ਕਰਦਾ ਹਾਂ ਦੇਸ਼ਵਾਸੀਆਂ ਦੇ ਵੱਲੋਂ ਧੰਨਵਾਦ ਕਰਦਾ ਹਾਂ ਅਤੇ ਤੁਸੀਂ ਤੰਦਰੁਸਤ ਰਹੋ ਤੁਹਾਡਾ ਪਰਿਵਾਰ ਤੰਦਰੁਸਤ ਰਹੇ ਮੇਰੀਆਂ ਬਹੁਤ ਸ਼ੁਭਕਾਮਨਾਵਾਂ ਹਨ
ਬਹੁਤ ਧੰਨਵਾਦ ਪ੍ਰਧਾਨ ਮੰਤਰੀ ਜੀ ਮੈਂ ਤੁਹਾਡਾ ਬਹੁਤਬਹੁਤ ਆਭਾਰੀ ਹਾਂ ਕਿ ਤੁਸੀਂ ਮੈਨੂੰ ਇਹ ਮੌਕਾ ਪ੍ਰਦਾਨ ਕੀਤਾ
ਧੰਨਵਾਦ ਭਾਈ
ਸਾਥੀਓ ਇੱਕ ਤਰ੍ਹਾਂ ਨਾਲ ਗੱਲ ਤਾਂ ਮੈਂ ਪ੍ਰਕਾਸ਼ ਭਾਈ ਜੀ ਨਾਲ ਕੀਤੀ ਹੈ ਲੇਕਿਨ ਉਨ੍ਹਾਂ ਦੀਆਂ ਗੱਲਾਂ ਵਿੱਚ ਹਜ਼ਾਰਾਂ ਲੱਬ ਟੈਕਨੀਸ਼ੀਅਨਜ਼ ਦੀ ਸੇਵਾ ਦੀ ਖੁਸ਼ਬੂ ਸਾਡੇ ਤੱਕ ਪਹੁੰਚ ਰਹੀ ਹੈ ਇਨ੍ਹਾਂ ਗੱਲਾਂ ਵਿੱਚ ਹਜ਼ਾਰਾਂਲੱਖਾਂ ਲੋਕਾਂ ਦਾ ਸੇਵਾ ਭਾਵ ਤਾਂ ਦਿਸਦਾ ਹੀ ਹੈ ਸਾਨੂੰ ਸਾਰਿਆਂ ਨੂੰ ਆਪਣੀ ਜ਼ਿੰਮੇਵਾਰੀ ਦਾ ਅਹਿਸਾਸ ਵੀ ਹੁੰਦਾ ਹੈ ਜਿੰਨੀ ਮਿਹਨਤ ਅਤੇ ਲਗਨ ਨਾਲ ਭਾਈ ਪ੍ਰਕਾਸ਼ ਜੀ ਵਰਗੇ ਸਾਡੇ ਸਾਥੀ ਕੰਮ ਕਰ ਰਹੇ ਹਨ ਓਨੀ ਹੀ ਨਿਸ਼ਠਾ ਨਾਲ ਉਨ੍ਹਾਂ ਦਾ ਸਹਿਯੋਗ ਕੋਰੋਨਾ ਨੂੰ ਹਰਾਉਣ ਵਿੱਚ ਬਹੁਤ ਮਦਦ ਕਰੇਗਾ